ਤੁਸੀਂ ਘੇਰਾ ਮਾਪ ਲੈਣਾ ਨਾ ਪਹਿਲੇ ਸੂਟ ਦੀ cutting ਕਰਵਾ ਲੈਣਾ

ਫ਼ੇਰ ਉਸਤੋਂ ਬਾਅਦ ਲੈਸ ਲੈਕੇ ਆਉਣਾ ਕਿਉਂਕਿ ਸੂਟ ਦੀ cutting ਤੋਂ ਪਹਿਲਾਂ ਅਗਰ ਅਸੀਂ ਲਗਾਈਏ ਨਾ ਕਈ ਵਾਰੀ ਗਲਤ ਲੱਗ ਜਾਂਦਾ

ਕਹਿਜੀਆ ਬਣਜੇਗਾ ਨਾ ਉਸ ਹਿਸਾਬ ਨਾਲ ਹੁਣ ਤੁਹਾਡਾ ਕਿੰਨਾ ਆਰਜ ਹੈ ਕੱਪੜੇ ਦਾ ਘੱਟ ਵੱਧ ਹੋਇਆ ਹਾਂ ਬਾਚੋ measure ਕਰਕੇ ਨਾ ਪੂਰਾ ਜਿਹਦੇ ਕੋਲੋਂ ਵੀ ਸਵਾਉਗੇ ਜਾਂ ਆਪੇ ਸਿਉਗੇ ਉਹਦੇ ਕੋਲੋਂ ਪਹਿਲੇ ਪੁੱਛ ਲੈਣਾ ਪਹਿਲੇ cutting ਕਰਕੇ ਫ਼ੇਰ ਦੱਸੀ ਇੱਕੋ ਵਾਰੀ ਮੈਨੂੰ ਨਹੀਂ ਸਵਾਵਾਂਗੀ ਮੈਨੂੰ ਤਾਂ ਆਉਂਦਾ ਨੀ ਸੀਣਾ

ਹਾਂ ਹਾਂ shirt ਵਾਸਤੇ ਨਾ designer fabric ਲੈਕੇ ਆਉਣਾ ਜਾਂ ਫਿਰ

plan ਵੀ ਲੈ ਆਉ ਉਹਦੇ ਤੇ ਜਿਹੜੀ ਗੋਟੇ ਵਾਲੀ ਜਿਹੜੀ ਲੈਸਾਂ ਲੱਗੀਆਂ ਉਹ ਲੱਗਵਾ ਲੋ

simple ਸੂਟ ਤੇ ਦੁੱਪਟਾ ਅਲੱਗ ਤੋਂ ਤੁਸੀਂ ਲੈ ਲੈਣਾ ਜਿਹਦੇ ਤੇ ਥੋੜਾ ਗੋਟਾ work ਹੋਏ ਜਾਂ ਫਿਰ ਦੁਪੱਟੇ ਤੇ ਵੀ ਲੈਸ ਲਗਾ ਲੈਣਾ ਬਹੁਤ ਅੱਛਾ ਲੱਗੇਗਾ ਅੱਛਾ ਜਿਵੇਂ ਨੈਟ ਦੀ shirt ਹੋਏ ਤੇ ਉਹ

ਨੈਟ ਦਾ ਨਾ ਲਗਵਾਉਣ ਤੁਸੀਂ ਗੋਟੇ ਵਾਲੀ ਲੈਣੀ ਹੈ ਨਾ ਗੋਟਾ ਲਗਵਾਉਣਾ

ਜੇ ਮੈਂ heavy ਲੈਂਦੀ ਹਾਂ ਜਿਵੇਂ ਨੈਟ ਵਿੱਚ ਕੁੱਝ heavy ਹਾਂ ਤੇ ਫ਼ੇਰ ਅੱਛੀ ਨੀ ਲੱਗੇਗੀ ਲੈਸ ਉਹਦੇ ਤੇ ਕਿਉਂਕਿ ਅਗਰ ਤੁਸੀਂ ਨੈਟ ਲਵੋਂਗੇ ਨਾ heavy ਵਿੱਚ ਤੇ ਉਹਦੇ ਤੇ ਪਹਿਲਾਂ ਹੀ work ਹੋਏਗਾ

ਸ਼ਰਾਰਾ ਵੀ plan ਹੀ ਲੈਣਾ ਪਏਗਾ ਅਗਰ ਤੂਸੀਂ net ਵਾਲੀ shirt ਲਉਗੇ ਨਾ ਤੇ ਉਹਦੇ ਨਾਲ plan ਸ਼ਰਾਰਾ ਲੈ ਲੈਣਾ

ਕਿਉਂਕਿ ਨਾ ਅਗਰ ਤੁਸੀਂ simple ਕਮੀਜ਼ ਲੈਰਹੇ ਓ ਤੇ ਫ਼ੇਰ ਤੁਸੀਂ ਪੂਰਾ ਇੱਕਠਾ ਹੀ ਕੱਪੜਾ ਲੈ ਲੈਣਾ

ਅੱਛਾ ਅੱਛਾ

ਤੇ ਦੁਪੱਟਾ ਕਿਹੜਾ ਨਾਲ ਅੱਛਾ ਲੱਗੇਗਾ ਦੁਪੱਟਾ ਅਗਰ ਤੁਸੀਂ plan ਲਉਗੇ ਸੂਟ ਤੇ ਤੁਸੀਂ ਕੋਈ designer ਦੇਖ ਲੈਣਾ ਕੋਈ ready made ਮਿਲਜੇ ਗੋਟੇ work ਵਾਲਾ

ਜਾਂ ਫਿਰ simple ਲੈਕੇ simple pure ਦੇ ਜਿਹੜੇ ਦੁਪੱਟੇ ਹੁੰਦੇ ਨੇ ਉਹਦੇ ਤੇ ਲੈਸ ਲਵਾ ਲੈਣਾ ਅੱਛਾ ਅੱਛਾ ਉਹ ਵੀ ਫ਼ੇਰ

ਇਹ ਤਿੰਨ ਸਾਲ ਦੀ ਆ ਹਜੇ ਹਾਂ ਉਹੀ ਓ ਮੇਰੀ ਕੁੜੀ ਚਾਰ ਸਾਲ ਦੀ ਇੰਨਾ ਈ ਕੋਈ ਜਿਆਦਾ ਫਰਕ ਨੀ ਪੈਂਦਾ ਤਿੰਨ ਚਾਰ ਸਾਲ ਦਾ ਤੇ ਬਰਾਬਰ ਹੀ ਕੱਪੜਾ ਲੱਗ ਜਾਂਦਾ ਚਾਰ ਮੀਟਰ ਕੱਪੜਾ ਲੱਗ ਜਾਂਦਾ ਅੱਛਾ ਚਾਰ ਮੀਟਰ

same ਲਹਿੰਗਾ ਵੀ ਅਮ ਅਮ ਸ਼ਰਾਰਾ ਵੀ same ਚਾਰ ਹੀ ਲੱਗਦਾ ਦੋਨਾ ਤੇ ਹਾਂ ਪੂਰਾ ਚਾਰ ਮੀਟਰ ਲੱਗਿਆ ਸੀ ਮੇਰਾ ਤਾਂ or ਘੇਰਾ ਵੀ ਅੱਛਾ ਬਣ ਗਿਆ ਸੀ ਦੋ ਮੀਟਰ ਘੇਰਾ ਸਿਰਫ ਉਹਦਾ ਲਹਿੰਗੇ ਦਾ ਸੀ ਤੇ ਦੋ ਮੀਟਰ ਉਹਦਾ ਘੇਰਾ shirt ਦਾ ਸੀ ਚਾਰ ਮੀਟਰ ਘੇਰਾ ਸੀ ਸਾਰਾ ਚਾਰ ਮੀਟਰ ਸੀ ਤੇ ਕੀ ਕਹਿੰਦੇ ਨੇ ਤੇ ਜੇ ਅਸੀਂ ਉਹਦੀ ਉਹ ਬਣਾਉਣੀ ਹੋਵੇ ਅਮ ਸਲਵਾਰ ਕਮੀਜ਼ ਪੰਜਾਬੀ ਸੂਟ ਉਨੂੰ ਤਾਂ ਘੱਟ ਹੀ ਲੱਗੇਗਾ ਕੱਪੜਾ ਉਨੂੰ ਤਾਂ ਦੋ ਮੀਟਰ ਵੀ ਲੱਗ ਜੇ ਗਾ ਪੂਰਾ ਦੋ ਮੀਟਰ ਵਿੱਚ ਪੂਰਾ ਹੋਜੇਗਾ ਉਹਦੇ ਚੋਂ ਵੀ ਸ਼ਾਇਦ ਬਚ ਹੀ ਜੇਗਾ ਅੱਛਾ ਤੇ ਉਹਦਾ ਕੋਈ fabric ਦਾ ਦੱਸੋ ਕੁੱਝ

cotton cotton ਸਹੀ ਰਹਿੰਦਾ ਬੱਚਿਆਂ ਵਾਸਤੇ ਨਹੀਂ ਜਿਵੇਂ ਥੋੜਾ ਅੱਛਾ ਬਣਾਉਣਾ ਹੋਵੇ party wear time

ਮੇਰਾ ਪਤਾ ਨੀ ਸ਼ਾਇਦ ਮੈਂ crave ਦਾ ਬਣਾਇਆ ਸੀ crave ਦਾ ਹਾਂ crave ਸੀ ਸ਼ਾਇਦ ਅੱਛਾ ਅੱਛਾ ਨਹੀਂ ਨਹੀਂ sorry sorry ਉਪਾੜਾ silk ਹੈਗੀ ਸੀ ਉਪਾੜਾ silk crave ਦਾ ਕੱਪੜਾ ਮੋਟਾ ਹੁੰਦਾ ਨਾ ਥੋੜਾ ਜਾ

ਤੇ ਨਾਲੇ ਬੱਚੇ ਤੇ ਵੈਸੇ ਵੀ ਹਲਕੇ ਰੰਗ ਜਿਆਦਾ ਅੱਛੇ ਲੱਗਦੇ ਨੇ ਮੈਂ ਉਹਦਾ ਹਲਕਾ ਜਾ lemon ਦੇ color ਦੀ dress ਸਈ ਸੀ ਬਹੁਤ ਅੱਛੀ ਲੱਗ ਰਹੀ ਸੀ ਉਹਦੇ ਤੇ ਮੈਂ ਗੋਟਾ ਹੀ ਲਗਾਇਆ ਸੀ

combination ਨੀ ਮੈਂ ਰੱਖਿਆ ਕਿਉਂਕਿ ਮੇਰੇ ਕੋਲ ਕੱਪੜਾ already ਪਿਆ ਵੀ ਸੀ ਉਹ

ਤੁਸੀਂ ਕੀ ਕਹਿੰਦੇ ਨੇ ਅਮ ਕੀ ਬਣਾਇਆ ਸੀ ਲਹਿੰਗਾ ਜਾਂ

ਲਹਿੰਗਾ ਬਣਾਇਆ ਸੀ ਲਹਿੰਗਾ ਵਿਸਾਖੀ ਦਾ function ਸੀ ਉਹਦੇ ਸਕੂਲ ਪਰਸੋ

ਅੱਛਾ ਅੱਛਾ

ਕਿਉਂਕਿ ਲਹਿੰਗੇ ਦੀ cutting ਕਰਕੇ ਨਾ ਬਾਚੋਂ ਗਰਾਰਾ ਬਣ ਜਾਂਦਾ ਹੁਣ ਇੱਕ ਪਾਲੇਗੀ ਹੁਣ function ਹੋਗਿਆ ਇਹਦਾ ਕਿਉਂਕਿ ਪੰਜਾਬਣ ਲਹਿੰਗੇ ਵਿੱਚ ਅੱਛੀ ਲੱਗਦੀ ਹੈ ਨਿੱਕੀ ਨਿੱਕੀ ਕਮੀਜ਼ ਦੇ ਨਾਲ ਲਹਿੰਗਾ ਹਾਂਜੀ ਨਹੀਂ ਵੈਸੇ ਕੀ ਕਹਿੰਦੇ ਨੇ ਸਲਵਾਰ ਸੂਟ ਵੀ ਅੱਛੇ ਲੱਗਦੇ ਨੇ

ਸਲਵਾਰ ਸੂਟ ਨਾ ਅੱਛਾ ਨੀ ਲੱਗਦਾ ਬੱਚਾ ਬਾਅਦ ਚ ਸਲਵਾਰਾਂ ਨੀ ਪਾਉਂਦਾ ਉਹ ਤੇ ਪਾਉਂਦਾ ਪਰ function function ਚ ਤਾਂ ਅੱਛੇ ਹੀ ਲੱਗਦੇ ਨੇ

ਹੁਣ ਤੇ ਵੈਸੇ ਫ਼ੇਰ ਦੁਬਾਰਾ ਸਲਵਾਰਾਂ ਦਾ trend ਚੱਲ ਗਿਆ ਫ਼ੇਰ ਸਲਵਾਰਾਂ ਹੀ ਸਵਾ ਰਹੇ ਨੇ ਜਿਆਦਾ depend ਕਰਦਾ ਨਾ ਤੁਹਾਡਾ ਬੱਚਾ ਪਾਏਗਾ ਕੇ ਨਹੀਂ ਬਾਅਦ ਵਿੱਚ ਤੇ ਫੇਰ

ਅੱਛਾ ਅੱਛਾ ਜਿਹੜਾ ਆਪ stich ਕਰਦਾ ਨਾ ਫ਼ੇਰ ਥੋੜਾ ਦਿਮਾਗ ਲਗਾ ਲੈਂਦਾ ਹੈ ਚਲੋ ਕੋਈ ਉਹਦੀ cutting ਹੋਏਗੀ ਥੋੜੀ ਜੀ ਬੱਸ ਤੇ ਘੇਰਾ ਵੀ ਥੱਲੋਂ ਦੀ ਘੇਰੇ ਦਾ ਸਾਰਾ ਗਰਾਰਾ ਬਣ ਜੇਗਾ

ਠੀਕ ਹੈ ਠੀਕ ਹੈ ਦੁਪੱਟਾ ਮਿਲਿਆ ਹੀ ਨੀ at a time ਤੇ ਫ਼ੇਰ ਦੁਪੱਟਾ ਕਿਸੇ ਹੋਰ ਦਾ ਮੰਗ ਕੇ ਫ਼ੇਰ ਲਿੱਤਾ ਸੀ ਦੁਪੱਟੇ ਸਾਰੇ ਵੱਡੇ ਹੁੰਦੇ ਨੇ ਬੱਚਿਆਂ ਵਾਸਤੇ ਦੁਪੱਟੇ ਲੰਬੇ ਹੁੰਦੇ ਨੇ ਨਾ ਉਹ ਹਾਂਜੀ ਉਹ ਤਾਂ ਫ਼ੇਰ ਇਹ ਹੈ ਕੇ ਇੱਕ ਦੇ ਦੋ ਬਣਾਲੋ ਤਾਂ ਹੈ

ਸੀ ਕੋਈ ਚੱਲ ਜੇਗਾ ਨਾਲ but at a time ਦੇਖਿਆ ਸਾਰੇ ਵੱਡੇ ਸੀ

ਫੇਰ net ਦਾ ਛੋਟਾ ਜਾ ਦੁਪੱਟਾ ਲਿੱਤਾ ਉਹ ਉਹਦੇ ਤੇ ਲਗਾਇਆ ਮੈਂ ਅੱਛਾ red color ਅੱਛਾ ਲੱਗਦਾ ਹੋਣਾ lemon ਨਾਲ red ਹਾਂ lemon ਨੀ ਹਲਕਾ ਜਾ yellow lemon ਜਾ ਹੁੰਦਾ ਨਾ shade light ਜਾ yellow color ਸੀ ਉਹਦੇ ਉੱਤੇ dark red ਸੀ ਮੈਂ ਕਿਹਾ ਚੱਲ match ਤਾਂ ਹੋ ਹੀ ਗਿਆ ਹਾਂਜੀ ਹਾਂਜੀ

ਹਾਂ ਕੋਈ function ਆਵੇਗਾ ਨਾ ਫ਼ੇਰ ਬਣਵਾਵਾਂਗੀ ਮੈਂ same

ਹਾਂ ਕੋਈ function ਜਿਵੇਂ ਆਏਗਾ ਨਾ ਫ਼ੇਰ ਦੇਖਾਂਗੇ ਨਹੀਂ ਤੇ ਕੀ ਕਹਿੰਦੇ ਨੇ ਉਹ ਤੇ simple ਲੈਦਾ ਬਣਵਾਵਾਂਗੀ ਸੂਟ ਇੱਕ ਆਪਣਾ ਉਹ ਤੁਹਾਡੇ ਕੋਲੋਂ dress ਬਣਵਾਉਣੀ ਹੈ ਮੈਨੂੰ ਅੱਛੀ

ਚਲੋ ਦੋ ਮੀਟਰ ਤੁਸੀਂ shirt ਦਾ ਕੱਪੜਾ ਲੈਣਾ ਤੇ ਡੇਡ ਮੀਟਰ lining ਲੈਣਾ

ਚਾਰ ਮੀਟਰ ਤੁਸੀਂ ਗਰਾਰੇ ਵਾਸਤੇ ਕੱਪੜਾ ਲੈਣਾ

or ਅਗਰ ਤੁਸੀਂ ਪੂਰੀ lining ਲਗਵਾਉਣੀ ਹੋਵੇਗੀ ਨਾ

ਜੇ ਤੇ plan ਹੋਵੇਗਾ ਤਾਂ ਮੈਂ ਪੂਰੀ ਲਗਵਾਉਗੀ ਵੈਸੇ ਪੂਰੀ ਕੋਈ ਜਿਆਦਾ ਫਰਕ ਨੀ ਪੈਂਦਾ ਪਾਉ ਨਾ ਪਤਾ ਨੀ ਲੱਗਦਾ ਇੰਨਾ

ਪਰ ਕੀ ਕਹਿੰਦੇ ਨੇ ਜਿਆਦਾ grace ਕੱਪੜੇ ਦੀ ਨਾ lining ਨਾਲ ਹੀ ਆਉਂਦੀ ਹੈ lining ਦਾ shirt ਵਿੱਚ ਪਤਾ ਲੱਗਦਾ ਗਰਾਰੇ ਵਗੈਰਾ ਚ ਨੀ ਪਤਾ ਲੱਗਦਾ ਇੰਨਾ

ਲੱਗ ਜਾਂਦੀ ਹੈ ਨਾ ਉਹ ਉਂਝ ਹੀ flair ਜਿਆਦਾ ਸਹੀ ਲੱਗਦਾ ਉਹਦੇ ਨਾਲ ਚਲੋ color ਦੇਖਾਂਗੀ ਨਾ ਅਗਰ ਜਿਆਦਾ lite color ਹੋਇਆ ਫ਼ੇਰ ਤੇ ਲਗਵਾਉਣੀ ਪਵੇਗੀ ਹਾਂ ਹਾਂ ਉਹ ਤੇ ਲਗਵਾਉਣੀ ਪਵੇਗੀ ਉਹੀ ਤੇ ਮੈਂ ਕਹਿ ਰਹੀ ਹਾਂ ਕੱਪੜਾ ਪਤਲਾ ਹੋਵੇਗਾ ਤੇ ਲਗਵਾਉਣੀ ਪਵੇਗੀ ਮੋਟਾ ਕੱਪੜਾ ਹੋਵੇ ਫ਼ੇਰ ਤੇ ਕੋਈ ਗੱਲ ਨੀ

ਜਿਵੇਂ color ਵੀ ਹੋਵੇ lite ਫ਼ੇਰ ਵੀ ਫ਼ੇਰ ਵੀ ਪੂਰੇ ਨੂੰ ਹੀ ਲੱਗੇਗੀ ਹਨਾ ਹਾਂ ਪੂਰੇ ਨੂੰ ਹੀ ਲੱਗੇਗੀ ਤੁਸੀਂ ਦੋ ਮੀਟਰ ਲੈਣਾ ਗਰਾਰੇ ਵਾਸਤੇ ਦੋ ਮੀਟਰ shirt ਵਾਸਤੇ ਦੋ ਮੀਟਰ shirt ਦਾ ਕੱਪੜਾ ਚਾਰ ਮੀਟਰ ਗਰਾਰੇ ਦਾ ਕੱਪੜਾ ਠੀਕ ਹੈ ਨਾ

ਹਾਂਜੀ cutting ਹੋਗੀ ਤੁਹਾਡੇ ਕੋਲੋ ਠੀਕ ਹੈ ਵਰਨਾ ਮੇਰੇ ਕੋਲ ਆ ਜਾਣਾ ਘਰ ਮੈਂ ਕਰਦਾਂਗੀ ਤੁਸੀਂ ਆਪੇ stitch ਕਰ ਲੈਣਾ

ਦੁਪੱਟਾ ਤੁਸੀਂ ਦੇਖ ਲੈਣਾ end ਵਿੱਚ ਕੀ ਤਰ੍ਹਾਂ ਦਾ ਹੈ

ਮੈਂ ਕਿਹ ਰਹੀ ਆ ਦੁਪੱਟਾ ਤੁਸੀਂ ਦੇਖ ਲੈਣਾ ਦੁਪੱਟਾ ਦੇਖਲੋ ਕੀ ਤਰ੍ਹਾਂ ਦਾ ਲੈਣਾ ਹੈ ਹਾਂ ਦੁਪੱਟਾ ਦੇਖਦੀ ਹਾਂ ਮੈਂ ਜਾ ਕੇ ਨਾ ਫ਼ੇਰ

plan ਨਾਲ ਤਾਂ designer ਹੀ ਅੱਛਾ ਲੱਗੇਗਾ ਤੇ ਜੇ heavy ਸੂਟ ਹੋਇਆ ਤੇ ਫ਼ੇਰ

pure pure ਦਾ ਲੈ ਲੈਣਾ ਤੁਸੀਂ ਉਹ ਬਹੁਤ ਅੱਛਾ ਲੱਗਦਾ ਦੁਪੱਟਾ ਠੀਕ ਹੈ

ਹਾਂਜੀ ਉਹਦੇ ਤੇ ਵੀ ਏਵੇਂ ਹੀ ਉਹ ਲਗਵਾਉਣੀ same

ਕੁੱਛ neck ਨੁਕ ਦਾ design ਦਸੋ ਕੁੱਝ ਕਿਵੇਂ ਦਾ ਅੱਛਾ ਲੱਗੇਗਾ neck ਵੈਸੇ ਮੈਨੂੰ ਤੇ ਨਾ ਗੋਲ ਗਲੇ ਹੀ ਅੱਛੇ ਲੱਗਦੇ ਨੇ ਬੱਸ ਯਾ sweat heart ਬੱਸ ਮੈਨੂੰ ਹੋਰ ਕੋਈ neck design ਵਧੀਆ ਨੀ ਲੱਗਦਾ ਤੁਸੀਂ ਅੱਜਕਲ ਦੇਖਲੋ ਜਿੰਨੀਆਂ ਵੀ dresses ਆ ਰਹੀਆਂ ਨੇ ਤੇ ਗੋਲ ਗਲੇ ਨੇ ਉਹਨਾ ਦੇ